ਇਹ ਰੇਲਵੇ ਦਾ ਸਟੇਸ਼ਨ ਐ ਬਾਹਰ ਕੁਰਸੀਆਂ ਪਈਆਂ ਬੰਦਾ ਖੜਾ ਇਧਰ ਵੀ ਕੁਰਸੀਆਂ ਪਈਆਂ--

ਏਹ ਜੇਹੜਾ ਤੁਸੀ ਵਿਊ ਵੇਖਦੇ ਪਏ ਹੋ ਬੋਹੁਤ ਵਧੀਆ ਵਾਤਾਵਰਣ ਹੈ ਏਹ ਜੇਹੜੇ ਗੱਡੀਆਂ ਦੇ ਚੱਕੇਆਂ ਟਾਇਰਾਂ ਦੇ ਵਿੱਚ ਚੱਕੇਆਂ ਦੇ ਵਿੱਚ ਲੱਗੇ ਹੈਂ ਲਿਸ਼ਕਣੇ।

ਐ ਤੁਸੀਂ ਦੇਖਦੇ ਹੋ ਇਹ ਬਹੁਤ ਵਧੀਆ ਸ਼ੋਰੂਮ ਏ ਇਹ ਸ਼ੋਰੂਮ ਕਾਰਾਂ ਦਾ ਸ਼ੋਰੂਮ ਏ।

ਰਿਸ਼ਤੇ ਘੁੰਮਣ ਫਿਰਦੇ ਆਖ ਦੇ ਤੇ ਪਹਾੜਾਂ ਦੇ ਵਿੱਚ ਤੁਸੀਂ ਵੀ ਆਓ ਤੇ ਆਪਣੇ ਸਾਥੀਆਂ ਨੂੰ ਵੀ ਲਿਆਯੋ

ਡੱਬੇ ਡੁੱਬੇ ਮਿਲਦੇ ਆ ਹੋਰ ਟੋਕਰੀਆਂ ਮਿਲਦੀਆਂ ਏ ਆ ਹੋਰ ਵੀ ਕੱਪ ਮਿਲਦੇ ਆ ਹੋਰ--

ਤੇ ਜਿਹੜੀ ਪਿਚਰ ਦਾ ਵਿਊ ਵੇਖਦੇ ਪਏ ਹੋ ਬਹੁਤ ਵਧੀਆ ਇਥੇ ਦਾ ਵਾਤਾਵਰਨ ਬਹੁਤ ਵਧੀਆ ਦਫਤਰ ਬਹੁਤ ਸਾਫ ਸੁਥਰਾ ਸਫਾਈ ਬਹੁਤ ਹੋਈ ਆ।

ਟਚ ਵਾਲੇ ਵੀ ਮਿਲ ਜਾਗਾ ਦੂਜੇ ਫੋਨ ਵੀ ਮਿਲ ਜਾਣਗੇ ਹੈਡਫੋਨ ਵੀ ਮਿਲ ਜਾਣਗੇ ਮੋਬਾਇਲਾਂ ਤੇ ਕਵਰ ਵੀ ਮਿਲ ਜਾਣਗੇ ਇਥੇ ਬਹੁਤ ਵਧੀਆ ਮੋਬਾਇਲ ਮਿਲਦੇ ਆ ਸੋਨੀ ਦਾ।

ਇਹ ਪਿਚਰ ਦਾ ਵਿਊ ਬਹੁਤ ਵਧੀਆ ਹੈ ਇਥੇ ਦਾ ਮਾਹੌਲ ਵਾਤਾਵਰਨ ਬਹੁਤ ਵਧੀਆ ਸਫਾਈ ਸਫੁਈ ਵੀ ਬਹੁਤ ਵਧੀਆ ਆ।

ਏੱਥੇ ਸਾਹਮਨੇ ਇੱਕ ਲੋਕ ਲੱਗਾ ਹੋਇਆ ਹੈ ਐ_ਸੀ ਲੱਗਾ ਹੋਇਆ ਹੈ ਹੋਰ ਚਿੱਤਰ ਵੀ ਲੱਗੇ ਹੋਏ ਹੈਂ।

ਇੱਥੇ ਘਾਹ ਘੂਹ ਲੱਗਾ ਹੋਇਆ ਐ ਹੀਰਣ ਐ ਹੀਰਣ ਸਿੰਘਾਂ ਆਲ਼ੇ ਐ ਹੋਰ ਵੀ ਜਾਨਵਰ ਜੰਗਲ 'ਚ ਬਹੁਤ ਏ।

ਅ ਧਾਰਮਿਕ ਸਥਾਨ ਲੱਗਦਾ ਮੈਨੂੰ ਇੱਥੇ ਦਾ ਬਹੁਤ ਵੈਸੇ ਮਾਹੌਲ ਵਧੀਆ।

ਹੋਰ ਕ੍ਰੀਮ੍ ਦੀਆਂ ਹੋਰ ਪਿੰਕ ਰੰਗ ਦੀਆਂ ਫਿਰੋਜ਼ੀ ਰੰਗ ਦੀਆਂ ਖ਼ਾਕੀ ਰੰਗ ਦੀਆਂ--

ਪ੍ਰੋਗ੍ਰਾਮ ਦੇਖਣ ਨੂੰ ਲੋਗ ਬੈਠੇ ਹੈਂ ਆਸੇ ਪਾੱਸੇ ਲਾਈਟਾਂ ਲੱਗੀਆਂ ਇੱਥੇ ਦਾ ਵਾਤਾਵਰਣ ਬਹੁਤ ਵਧੀਆ ਹੈ।

ਇਥੇ ਥੱਲੇ ਇੱਕ ਬੰਦਾ ਵੜਿਆ ਹੋਇਆ ਕਾਰ ਠੀਕ ਕਰਨ ਨੂੰ ਇਹ ਸਾਹਮਣੇ ਕਲੋਕ ਲੱਗਾ ਏ ਇੱਥੇ ਟੈਰ ਟੰਗਿਆ ਹੈ।